ਉਹ ਵੀ ਤੁਸੀ ਦੇਖੋ ਆਪਣੇ ਯਾਦ ਦੇ ਹੋਣ ਦਾ ਪੁਰਾਣੇ ਜਿਹਨਾਂ ਜਿਹਨਾਂ ਲੋਕਾਂ ਦੇ ਨਾਲ ਹਾਂਜੀ ਇੰਨੀ ਦਰਦਨੱਕ ਘਟਨਾ ਹੋਗੀ ਅੱਜ ਤੱਕ ਉਹਨਾਂ ਨੂੰ ਕੀਤਾ ਜਾਂਦਾ ਆ। ਤੇ ਇਹ ਬਹੁਤ ਹੈ ਮਤਲਬ ਉੱਥੇ ਜਾਕੇ ਤਾਂ ਬਿਲਕੁਲ ਏਧਰ ਮਤਲਬ famous ਮਤਲਬ ਕੀ ਕੀ ਖਾਣ ਪੀਣ ਚ

ਤੇ ਇਹੀ ਆ but ਮੁੱਖ ਇੱਥੇ ਜਿਦਾਂ ਹੁਣ ਸੱਭਿਆਚਾਰ programme ਵੀ arrange ਕੀਤੇ ਜਾਂਦੇ ਨੇ ਪੰਜਾਬ ਜਿਹੜੇ

ਸੱਭਿਆਚਾਰ ਮੇਲੇ ਵੀ ਬਹੁਤ arrange ਕੀਤੇ ਜਾਂਦੇ ਨੀ ਗੇ ਅੰਮ੍ਰਿਤਸਰ ਦੇ ਵਿੱਚ

ਹਾਂਜੀ ਉੱਥੇ ਤੁਹਾਨੂੰ ਹਰ ਇੱਕ ਅਹ ਹਰ ਇੱਕ country ਦਾ ਹਰ ਇੱਕ state ਦੇ ਲੋਕਾਂ ਨੇ ਕਹਿਲੋ ਹੱਥ ਨਾਲ ਬੁਣੀਆਂ ਹੋਇਆਂ ਚੀਜਾਂ ਜਾਂ brand ਜਾਂ ਨਵੀਂ ਸ਼ਿਲਪਕਾਰੀ ਦੇਖਣ ਨੂੰ ਮਿਲੇਗੀ ਉੱਥੇ

ਤੇ ਬਾਕੀ ਦਾ ਪੰਜਾਬ ਦੇ ਵਿੱਚ ਤਾਂ ਤੁਸੀ ਹਰਿਆਲੀ ਨੂੰ ਹਰ ਜਗ੍ਹਾ ਦੇਖ ਸਕਦੇ ਹੋ ਪਿੰਡ ਦੇ ਵਿੱਚ ਜਿਹੜੇ ਸ਼ਹਿਰ ਦੇ ਬੱਚੇ ਆ ਉਹਨਾਂ ਲਈ ਤਾਂ ਆ ਪਿੰਡਾਂ ਚ ਜਾਣਾ ਹੀ ਬਹੁਤ ਵੱਡੀ ਗੱਲ ਆ ਇੱਕ ਬਹੁਤ ਹਾਂਜੀ ਪਿੰਡ ਦੀ ਚੀਜਾਂ ਨੂੰ ਦੇਖਣਾ ਹੀ ਬਹੁਤ ਵਧੀਆ ਲੱਗਦਾ ਉਹਨਾਂ ਨੂੰ ਨਵੀਂ ਨਵੀਂ ਚੀਜ ਗੱਡੇ ਬਲਦ ਦੇਖਣੇ ਘੋੜੇ ਦੇਖਣੇ ਹਾਂਜੀ ਹਨਾਂ

ਕਿਸਾਨ ਪਿੰਡਾਂ ਦੇ ਵਿੱਚ ਜਿਵੇਂ ਲੱਗੇ ਹੁੰਦੇ ਖੇਤਾਂ ਚ ਹਨਾਂ ਹਾਂ ਬਿਲਕੁਲ ਉਹ ਚੀਜ ਅਲੱਗ

ਹਾਂਜੀ ਉਹ ਅੱਜ ਕੱਲ ਬਿਲਕੁਲ ਕੁਛ ਪਤਾ ਹੀ ਨੀ ਪੰਡਾਂ ਤੱਕ ਹੀ ਸੀਮਿਤ ਹੈ ਹਨਾਂ ਸੈ ਜੋ ਆਪਣੇ

ਪਿੰਡਾਂ ਦੇ ਵਿੱਚ ਕਿਹੜੀਆਂ ਫਸਲਾਂ ਉੱਗਦੀਆਂ ਨੇ

ਤੇ ਮੈਂ ਤਾਂ ਇਹੀ suggest ਕਰੂੰਗੀ ਅਗਰ ਤੁਸੀ ਕਿਤੇ ਬੜੇ ਸੈਰ ਸਪਾਟੇ ਦਾ ਬਾਹਰ ਵੀ ਜਾਣਾ ਚਾਹੋਗੇ ਤੁਹਾਡਾ relative ਪਿੰਡ ਵਿੱਚ ਰਹਿੰਦਾ ਤਾਂ ਇਹਦੂ better ਆਪਣੇ ਬੱਚਿਆਂ ਨੂੰ ਪਿੰਡ ਵਿੱਚ ਵੀ ਜਰੂਰ ਲੈਕੇ ਜਾਓ ਹਨਾਂ ਤਾਂ ਕਿ ਉਹਨਾਂ ਨੂੰ

ਹਨਾਂ ਤੇ ਬਾਕੀ ਤਾਂ ਬਹੁਤ ਅਗਰ ਆਪਾਂ ਗੱਲਾਂ ਸ਼ੁਰੂ ਕਰੀਏ ਤਾਂ ਖਤਮ ਹੀ ਨਹੀਂ ਹੋਣਗੀਆਂ ਕਿ ਪੰਜਾਬ ਦੇ ਵਿੱਚ ਇੰਨੀਆਂ ਜਗ੍ਹਾ ਘੁੰਮਣ ਦੇ ਲਈ ਚੰਡੀਗੜ੍ਹ ਹੋ ਗਿਆ ਇਹ ਜਿਦਾ ਚੰਡੀਗੜ੍ਹ ਦੇ ਵਿੱਚ ਵੀ ਬਹੁਤ points ਨੇ ਗੇ ਜਿੱਥੇ ਆਪਾਂ sector ਬਣੇ ਹੋਏ ਉਦਾਹਰਣ ਦੇਖੋ ਜਿਵੇਂ main ਜਿਹੜੇ ਹੈਗੇ ਗੁਰਦੁਆਰੇ ਸਾਹਿਬ ਨੇ ਜਿਹੜੇ ਮਤਲਬ ਬੱਚਿਆਂ ਨੂੰ ਪਤਾ ਲੱਗੇ ਤੇ ਉਹ ਬੱਚਿਆਂ ਨੂੰ ਵੀ ਆਪਾਂ ਲੈਕੇ ਜਾਣੇ ਆ ਹਾਂ ਵੀ ਇੱਥੇ ਕਿਹੜਾ ਕੀ ਹੋਇਆ ਸੀਗਾ ਹੁਣ ਜਿਵੇਂ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ

ਚਲੋ ਆਪਾਂ ਵੀ ਦੇਖਦੇ ਆ ਫੇਰ ਬਣਾਉਣੇ ਆ plain ਠੀਕ ਹੈ ਦੀਦੀ ਠੀਕ ਹੈ

okay Hello ਹਾਂਜੀ ਸਤਿ ਸ਼੍ਰੀ ਅਕਾਲ ਜੀ Hello ਹਾਂਜੀ ਹਾਂਜੀ ਵਧੀਆ ਤੁਸੀ ਦਸੋ ਤੁਸੀ ਕਿਵੇਂ ਓ

ਹਾਂਜੀ ਹਾਂਜੀ ਸਾਰੇ ਵਧੀਆ ਹਾਂਜੀ ਸਾਡਾ ਵੀ ਵਧੀਆ ਹੋਰ ਤੁਸੀ ਦਸੋ ਪਰਿਵਾਰ ਵਿੱਚ ਸਭ ਕਿਵੇਂ

ਅੱਜਿ ਤੁਹਾਡੀ ਆਵਾਜ਼ ਨਹੀ ਆਈ ਥੋੜਾ loudly ਬੋਲੋਗੇ ਅੱਜਿ ਸਾਡੇ ਪਰਿਵਾਰ ਵਿਚ ਵੀ ਸਭ ਵਦੀਆ ਤੁਹਾਨੂੰ ਪਤਾ ਹੈ ਕਿ ਜਿਹੜੇ ਮਹਾਭਾਰਤ ਦੇ ਇਕ ਮਹੱਤਵਪੂਰਨ ਨਾਇਕ ਜਿੰਨਾ ਨੂੰ ਕਹਿ ਸਕਦੇ ਆ ਮਹਤਵਪੂਰਣ ਪਾਤਰ ਏ ਅਹ ਪਿਤਾਮਹ ਭੀਸ਼ਮ ਤੇ ਤੁਸੀ ਮੈਨੂੰ ਓਹਨਾ ਦੇ ਬਾਰੇ ਕੁਝ ਦਸ ਸਕਦੇ ਓ ਜਿਹੜੇ ਪਿਤਾਮਹ ਭੀਸ਼ਮ ਸੀ ਓਹ ਕੌਣ ਸੀ ਜੀ ਜੀ ਜੀ ਜਰੂਰ ਜੀ ਮੈ ਤੁਹਾਨੂੰ ਦੱਸ ਦੇਣੀ ਆ

ਇਹ ਮਹਾਭਾਰਤ ਦੇ ਸਭਤੋਂ ਮਹਤਵ ਪੂਰਣ ਪਾਤਰਾਂ ਵਿੱਚੋ ਇਕ ਹੈ ਇਹ ਭਗਵਾਨ ਪਰਸ਼ੂਰਾਮ ਦੇ ਪਿਛਲੇ ਅਤੇ ਆਪਣੇ ਬਹੁਤ ਵੱਡੇ ਵਿਦਵਾਨ ਅਤੇ ਸ਼ਕਤੀਸ਼ਾਲੀ ਵਿਅਕਤੀ ਸਨ ਮਹਾਭਾਰਤ ਦੇ ਪ੍ਰਸੰਗਾਂ ਅਨੁਸਾਰ ਇਹਨਾਂ ਨੂੰ ਹਰ ਪ੍ਰਕਾਰ ਦੀ ਸ਼ਸਟਰਾਵਿਦਆ ਦਾ ਗਿਆਨ ਸੀ ਜਿਸ ਕਾਰਨ ਇਹਨਾਂ ਨੂੰ ਯੁੱਧ ਵਿੱਚ ਹਰਾਨਾ ਅਸੰਭਵ ਸੀ ਇਸਨੂੰ ਸਿਰਫ ਇਹਨਾਂ ਦੇ ਗੁਰੂ ਪਰਸ਼ੂਰਾਮ ਹਰਾ ਸਕਦੇ ਸਨ ਪਰ ਦੋਵਾਂ ਵਿੱਚ ਹੋਏ ਯੁੱਧ ਪੂਰੇ ਨਹੀਂ ਹੋਏ ਕਿਉਕਿ ਦੋ ਅਧਸ਼ਕਤਿਸ਼ਾਲੀ ਯੋਧਿਆ ਨੇ ਲੜਨ ਨਾਲ ਮਤਲਬ ਦੋ ਅਦਸ਼ਕਤੀਸ਼ਾਲੀ ਯੋਧਿਆ ਦੇ ਲੜਨ ਨਾਲਨੁਕਸਾਂ ਨੂੰ ਦੇਖਦੇ ਹੋਏ ਭਗਵਾਨ ਸ਼ਿਵ ਨੇ ਇਹ ਯੁੱਧ ਰੋਕ ਦਿੱਤਾ ਸੀ ਕੀ ਪ੍ਰਤਿਗਿਆ ਇਹਨਾਂ ਨੇ ਲਈ ਸੀ ਇਹ ਕਹਿੰਦੇ ਸੀ ਇਹਨਾਂ ਨੇ ਪ੍ਰਤਿਗਿਆ ਲਈ ਜਣਿਆ ਜਂਦਾ ਸੀ ਕਿਹੜੀ ਇਹਨਾਂ ਨੇ ਪ੍ਰਤਿਗਿਆ ਇਹੋ ਜਿਹਾ ਵਚਨ ਕਹਿ ਸਕਦੇ ਆ ਲਿਆ ਸੀ ਉਸ ਬਾਰੇ ਵੀ ਦਸਦੋ ਜੀ ਇਹਨਾਂ ਨੂੰ ਉਸ ਭੀਸ਼ਮ ਪ੍ਰਤਿਗਿਆ ਲਈ ਜਣਿਆ ਜਨਦਾ ਹੈ ਜਿਤਕਾਰ ਨੇ ਇਹਨਾਂ ਨੇ ਹਸਤਾਂ ਪੁਰ ਦੇ ਰਾਜਾ ਹੋਣ ਦੇ ਬਾਵਜੂਦ ਵਿਆਹ ਨਹੀ ਕਰਵਾਇਆ ਅਤੇ ਪੂਰੀ ਉਮਰ ਬ੍ਰਹਮਚਾਰੀ ਰਹੇ ਇਸੇ ਪ੍ਰਤਿਗਿਆ ਦੇ ਪਾਲਣ ਕਰਨ ਮਹਾਭਾਰਤ ਦੇ ਯੁੱਧ ਵਿਚ ਕੋਰਵਾ ਵਲੋ ਯੁੱਧ ਚ ਹਿੱਸਾ ਲਿਆ ਗਿਆ ਇਹਨਾਂ ਨੂੰ ਇੱਛਾ ਅੰਮ੍ਰਿਤ ਦਾ ਵਰਦਾਨ ਸੀ ਯੁੱਧ ਵਿਚ ਕੌਰਵਾ ਨੇ ਪਹਿਲੇ ਪ੍ਰਧਾਨ ਸੈਨਾਪਤੀ ਰਹੇ ਸੀ ਇਹ ਅਤੇ ਮਹਾਭਾਰਤ ਦਾ ਯੁੱਧ ਖਤਮ ਹੋਣ ਤੋਂ ਬਾਅਦ ਇਹਨਾਂ ਨੇ ਗੰਗਾਂ ਦੇ ਕਿਨਾਰੇ ਇੱਛਾ ਮੌਤ ਲਈ ਸੀ ਆਪਣੀ ਇੱਛਾ ਨਾਲ ਆਪਣੀ ਮੌਤ ਜਨਮ ਜਿਹੜਾ ਓਹ ਕਿੱਥੇ ਹੋਇਆ ਤੇ ਕਦੋਂ ਹੋਇਆ ਸੀ ਤੇ ਜਿਹੜਾ ਇਹਨਾਂ ਦਾ ਮੁਦਲਾ ਜੀਵਨ Starting ਦਾ ਜੀਵਨ ਓਹ ਕਿਸ ਤਰ੍ਹਾਂ ਦਾ ਸੀ ਓਹਦੇ ਵਾਰੇ ਵੀ ਦੱਸਦੋ

ਓਹ ਸ਼ਾਂਤਨੂ ਦਾ ਇਕ ਲੋਤਾ ਜਿਉਂਦਾ ਪੁੱਤਰ ਸੀ ਜੌ ਚੰਦਰ ਵੰਸ਼ ਨਾਲ ਸਬੰਧਤ ਇਕ ਰਾਜਾ ਸੀ ਅਤੇ ਉਸਦੀ ਪਹਿਲੀ ਪਤਨੀ ਗੰਗਾ ਦੇਵੀ ਸੀ ਇਹ ਮੰਨਿਆ ਜਾਂਦਾ ਹੈ ਕਿ ਉਹ ਇਕ ਅਹ ਵਸਤੁਸੁਧਾਵਦਾਰ ਸੀ ਇਹ ਵਾਸਤੂ ਮਤਲਬ ਜਾਣੀ ਕਾ ਨਾਮ ਦਿਓ ਉਰਫ ਪ੍ਰਭਾਸ਼ਾ ਹੈ ਜਨਤਕ ਕਥਾ ਦੇ ਅਨੁਸਾਰ ਸ਼ਾਂਤਨੂੰ ਰਾਜਾ ਪ੍ਰਤਿਭਾ ਦਾ ਸਬਤੋ ਛੋਟਾ ਪੁੱਤਰ ਅਤੇ ਪੂਰੀ ਰਾਜ ਦਾ ਰਾਜਾ ਇਕ ਸ਼ਿਕਾਰ ਯਾਤਰਾ ਦੇਦੀ ਜਦੋਂ ਉਸਨੇ ਨਦੀ ਗੰਗਾ ਦੇ ਕੰਢੇ ਇਕ ਸੁੰਦਰ ਔਰਤ ਨੂੰ ਦੇਖਿਆ ਤਨ ਉਸਨੂੰ ਉਸ ਨਾਲ ਪਿਆਰ ਹੋ ਗਿਆ ਅਤੇ ਉਸਨੇ ਵਿਆਹ ਲਈ ਉਸਦਾ ਹੱਥ ਮੰਗਿਆ ਔਰਤ ਉਸਦੇ ਪ੍ਰਸਤਾਵ ਨਾਲ ਸਹਿਮਤ ਹੋ ਗਈ ਪਰ ਇਕ ਸ਼ਰਤ ਦੇ ਨਾਲ ਹੀ ਓਹ ਕਦੇ ਵੀ ਉਸਦੀਆਂ ਕਰਵਾਇਆ ਤੇ ਸਵਾਲ ਨਹੀਂ ਚੁੱਕੇਗਾ ਅਤੇ ਹੈ ਇਹ ਹਾਲਾਤ ਟੁੱਟ ਜਂਦੀ ਸੀ ਤਨ ਓਹ ਉਸਨੂੰ ਛੱਡ ਦੇਵੇਗੀ ਤੇ ਸ਼ਾਂਤਨੂੰ ਨੇ ਇਸਨੂੰ ਮਤਲਬ ਸਵੀਕਾਰ ਕਰ ਲਿਆ ਤੇ ਓਹਦੇ ਨਾਲ

ਕਹਿੰਦੇ ਖੁਸ਼ਹਾਲ ਜੀਵਨ ਵਯਤੀਤ ਕੀਤਾ ਤੇ ਤੇ ਜਦੋਂ ਇਕ ਬੱਚੇ ਨੂੰ ਜਨਮ ਹੁੰਦਾ ਏ ਓਹਦਾ ਤਨ ਰਾਣੀ ਉਸਨੂੰ ਗੰਗਾ ਨਦੀ ਵਿਚ ਡੁਬੋ ਦੇਂਦੀ ਏ ਤੇ ਇਕ ਇਕ ਕਰਕੇ ਓਹਦੇ ਸਤ ਪੁੱਤਰਾ ਦਾ ਜਿਹੜਾ ਜਨਮ ਹੋਇਆ ਸੀ ਤੇ ਓਹਨਾ ਸਤਾਂ ਨੂੰ ਪਾਣੀ ਵਿੱਚ ਡੁਬੋ ਤਾ ਸੀ ਤੇ ਜਿਹੜਾ ਰਾਜਾ ਸੀ ਓਹ ਵਚਨ ਕਰਨ ਚੁੱਪ ਰਿਹਾ ਤੇ ਜਦੋਂ ਅੱਠਵੇਂ ਬਚੇ ਨੂੰ ਨਦੀ ਵਿਚ ਸੁੱਟਣ ਵਾਲੀ ਸੀ ਤਨ ਸ਼ਾਂਤਨੂੰ ਆਪਣੇ ਆਪ ਨੂੰ ਕਾਬੂ ਕਰਨ ਵਿਚ ਅਸਮਰਥ ਰਿਹਾ

ਅਤੇ ਹੇਠ ਲਿਖੀ ਕਹਾਣੀ ਸੁਣਾਈ ਇਕ ਵਾਰ ਅਕਾਸ਼ਿਵਸਤੁ ਅਤੇ ਓਹਨਾ ਦੀਆਂ ਪਤਨੀਆਂ ਜੰਗਲ ਵਿਚ ਆਪਣੇ ਆਪ ਦਾ ਅਨੰਦ ਲੇ ਰਹਿਆ ਸਨ ਜਦੋਂ ਦਿਓ ਦੀ ਪਤਨੀ ਨੇ ਇਕ ਸ਼ਾਨਦਾਰ ਗਾ ਨੂੰ ਦੇਖਿਆ ਤਾਂ ਆਪਣੇ ਪਤੀ ਨੂੰ ਇਸ ਨੂੰ ਚੋਰੀ ਕਰਨ ਲਈ ਕਿਹਾ

ਆਪਣੇ ਭਰਾਵਾਂ ਦੀ ਮਦਦ ਨਾਲ ਦਿਓ ਨੇ ਇਸਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਵਸ਼ਿਸ਼ਟ ਨੇ ਓਹਨਾ ਨੂ ਫੜ ਲਿਆ ਅਤੇ ਓਹਨਾ ਨੂ ਨਾਸ਼ਵਾਨ ਦੇ ਰੂਪ ਵਿੱਚ ਪੈਦਾ ਹੋਣ ਅਤੇ ਦੁਖਦਾਈ ਜੀਵਨ ਭੋਗਣ ਲਈ ਸ਼ਰਾਪ ਦਿੱਤਾ ਤੇ ਓਹਨਾ ਦੀ ਬੇਨਤੀ ਕਰਨ ਤੇ ਵਸ਼ਿਸ਼ਟ ਨੇ ਦਯਾ ਦਿਖਾਈ ਤੇ ਬਕੀ ਜਿਹੜੇ ਸਤ ਵਾਸਨਾ ਨੂੰ ਕਿਹਾ ਕਿ ਓਹਨਾ ਦੇ ਜਨਮ ਤੋਂ ਤੁਰੰਤ ਬਾਅਦ ਅਜ਼ਾਦ ਹੋਣਗੇ ਹਲਕੀ ਦਿਓ ਚੋਰੀ ਦਾ ਨਾਇਕ ਹੋਣ ਦੇ ਨਾਤੇ ਧਰਤੀ ਤੇ ਇਕ ਲੰਬੀ ਜ਼ਿੰਦਗੀ ਸਹਿਣ ਲਈ ਸ਼ਰਾਪ ਦਿੱਤਾ ਗਿਆ ਤੇ ਆਪਣੇ ਪੁੱਤਰਾ ਦੇ ਜਨਮ ਤੋਂ ਪਹਿਲਾਂ ਗੰਗਾ ਨੂੰ ਬੇਨਤੀ ਕੀਤੀ ਸੀ ਕਿ ਉਹ ਸਤ ਬਚਿਆ ਦੇ ਜਨਮ ਤੋਂ ਤੁਰੰਤ ਬਾਅਦ ਓਹਨਾ ਨੂ ਮਾਰ ਦਵੇ ਇਹ ਸੁਣਕੇ ਸ਼ਾਂਤਨੂੰ ਜਿਹੜਾ ਸੀ ਓਹ ਸੋਗ ਦੇ ਪਛਤਾਵੇ ਨਾਲ ਭਰ ਗਿਆ ਸੀ ਤੇ ਗੰਗਾ ਨੇ ਉਸਨੂੰ ਛੱਡਣ ਦਾ ਫੈਸਲਾ ਕੀਤਾ ਕਿਉਕਿ ਉਸਦੀ ਸੋਹ ਜੌ ਸੀ ਓਹ ਟੁੱਟ ਗਈ ਸੀ

ਜੀ ਗੰਗਾ ਨੇ ਆਪਣਾ ਪੁੱਤਰ ਦਾ ਨਾਮ ਦੇਵਵਰਤ ਰਖਿਆ ਅਤੇ ਉਸਨੂੰ ਵਖ ਵਖ ਖੇਤਰਾਂ ਵਿੱਚ ਲੈ ਗਿਆ ਜਿੱਥੇ ਉਸਦਾ ਪਾਲਣ ਪੋਸਣ ਅਤੇ ਸਿਖਲਾਈ ਬਹੁਤ ਸਾਰੇ ਉੱਘੇ ਰਿਸ਼ੀਆ ਦੁਆਰਾ ਕੀਤੀ ਗਈ ਸੀ ਬ੍ਰਹਿਸਪਤੀ ਅਤੇ ਸ਼ੁਕਰਚਰਆ ਨੇ ਦੇਵਵਰਤ ਨੂੰ ਰਜੇਆ ਜਾ ਰਾਜਨੀਤੀ ਸ਼ਾਸਤਰ ਅਤੇ ਹੋਰ ਸ਼ਾਸਤਰ ਦੇ ਕਰਤਬ ਸਿਖਾਏ ਅੱਛਾ ਜੀ ਤੇ ਜਿਹੜਾ ਰਿਸ਼ੀ ਵਸ਼ਿਸ਼ਟ ਸੀ ਤੇ ਚਾਹਵਾਨ ਨੇ ਵੇਲ ਦੇ ਵਿਦਾਂਤ ਦੇਵਰਤਨ ਨੂੰ ਸਿਖਾਇਆ ਸੀ ਤੇ ਸ਼ਾਂਤਨੂੰ ਕੁਮਾਰ ਕਹਿੰਦੇ ਓਹਨਾ ਨੇ ਦੇਵਤਾ ਦੇ ਸਭਤੋਂ ਵਡੇ ਜਿਹੜੇ ਪੁੱਤਰ ਬ੍ਰਹਮਾ ਨੇ ਜੋਤਿਸ਼ ਵਿਦਿਆ ਵੀ ਸਿਖਾਏ ਸੀ ਤੇ ਜਿਹੜੇ ਮਾਰਕੰਡੇ ਪਰਸ਼ੂਰਾਮ ਸੀ ਇਹਨਾਂ ਨੇ ਉਹਨੂੰ ਕਿ ਸਿਖਾਇਆ ਸੀ ਇਹਦੇ ਬਾਰੇ ਦੱਸੋਗੇ

ਸਾਲਾਂ ਬਾਅਦ ਸ਼ਾਂਤਨੂੰ ਗੰਗਾ ਦੇ ਕੰਢੇ ਤੇ ਘੁੰਮ ਰਿਆ ਸੀ ਤੇ ਉਸਨੇ ਦੇਖਿਆ ਕਿ ਨਦੀ ਦਾ ਪਾਣੀ ਕੋਸਾ ਹੋਗਿਆ ਸੀ ਉਸਨੇ ਇਕ ਨੌਜਵਾਨੀ ਨੂੰ ਤੀਰਾ ਦੇ ਬਣੇ ਪੁੱਲ ਨਾਲ ਪਾਣੀ ਦਿਆ ਧਾਰਾਵਾਂ ਨੂੰ ਰੋਕਦੇ ਹੋਏ ਦੇਖਿਆ ਸ਼ਾਂਤਨੂੰ ਨੇ ਸਮਾਨਤਾਵਾਂ ਦੇ ਆਪਣੇ ਬੇਟੇ ਨੂੰ ਪਹਿਚਾਣ ਲਿਆ ਅਤੇ ਗੰਗਾ ਨੂੰ ਬੇਨਤੀ ਕੀਤੀ ਕਿ ਉਹ ਉਸਨੂੰ ਵਾਪਿਸ ਕਰ ਦਵੇ ਗੰਗਾ ਜਵਾਨੀ ਦੇ ਰੂਪ ਵਿਚ ਪ੍ਰਗਟ ਹੋਈ ਅਤੇ ਆਪਣੇ ਵਾਅਦੇ ਅਨੁਸਾਰ ਆਪਣੇ ਪੁੱਤਰ ਨੂੰ ਸ਼ਾਂਤਨੂੰ ਦੇ ਹਵਾਲੇ ਕਰ ਦਿੱਤਾ ਤੇ ਨੌਜਵਾਨ ਦੇਵਵਰਤ ਨੂੰ ਜਣਿਆ ਕਿਉਕਿ ਉਸਨੂੰ ਗੰਗਾ ਨੇ ਸੌਪਿਆ ਸੀ ਅੱਛਾ ਜੀ ਤੇ ਕੁਰੂਕਸੇਤਰ ਦੇ ਯੁੱਧ ਵਾਰੇ ਥੋੜਾ ਜਾ ਦਸ ਸਕਦੇ ਓ ਮੈਨੂੰ

ਕੁਰੂਕਸ਼ੇਤਰ ਦੇ ਯੁੱਧ ਵਾਰੇ

ਜੀ ਜਰੂਰ ਜੀ ਮੈ ਥੋਨੂੰ ਦਸ ਦੇਣੀ ਆ ਕੁਰੂਕਸ਼ੇਤਰ ਦੀ ਮਹਾਨ ਲੜਾਈ ਵਿੱਚ ਭੀਸ਼ਮ ਦਸ ਦਿਨਾਂ ਲਈ ਕੌਰਵ ਵਜਾ ਦਾ ਸਰਵੋੱਚ Commander ਰਿਆ

ਤੇ ਉਸਨੇ ਪਵਿੱਤਰ ਗੰਗਾ ਦੇ ਪੁੱਤਰ ਹੋਣ ਅਤੇ ਭਗਵਾਨ ਪਰਸ਼ੂਰਾਮ ਦਾ ਵਿਦਿਆਰਥੀ ਹੋਣ ਕਰਕੇ ਆਪਣੀ ਪ੍ਰਤਿਭਾ ਅਤੇ ਜੀਜਕਾ ਪ੍ਰਾਪਤ ਕੀਤੀ ਲਗਪਗ ਪੰਜ ਪੀਡੀਆ ਦੀ ਉਮਰ ਹੋਣ ਦੇ ਬਾਵਜੂਦ ਭੀਸ਼ਮ ਇਹਨਾਂ ਸ਼ਕਤੀਸ਼ਾਲੀ ਸੀ ਕਿ ਉਸ ਸਮੇ ਕਿਸੀ ਵੀ ਯੋਧੇ ਦੁਆਰਾ ਉਸਨੂੰ ਹਰਾਇਆ ਨਹੀਂ ਜਾ ਸਕਦਾ

ਕਿਉਕਿ ਓਹ ਓਹਨਾ ਦੇ ਦਾਦਾ ਹੋਣ ਦੇ ਨਾਤੇ ਓਹਨਾ ਨੂ ਪਿਆਰ ਕਰਦੇ ਸਨ

ਹਨ ਜੀ ਦੀਦੀ ਸਟਸਰੀਆਕਾਲ ਕਿ ਹਾਲ ਆਈ ਜੀ ਠੀਕ ਆਈ ਵਧੀਆ ਤੁਸੀਂ ਦੱਸੋ ਕਿੱਦਾਂ ਠੀਕ ਉਹ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

ਅੱਛਾ ਮੇਨੂ ਹਿਕ topic ਮਿਲਿਆ ਸੀ ਨਾ mobile phone ਦੇ benefits ਉਹ ਡੀ loss ਹੋਂਦ ਆਈ ਨਾ ਹਨ ਜੀ ਹਨ ਜੀ ਮੈਂ ਆਖਿਆ ਚਲੋ ਦੀਦੀ ਨਾਲ ਥੋੜ੍ਹਾ discuss ਕਰ ਲਾਵਾਂ ਤੁਅਨੁ ਪਤਾ ਹੋਵੇ ਗਏ ਨਾ ਹਾਂਜੀ ਹਾਂਜੀ ਬਿਲਕੁਲਹੋ ਜਾਏਗਾ ਤੇ ਮਲੋਬੀਲੇ ਦੀ mobile ਦੀ work ਇਛ ਅਸੀਂ ਕਿਸ ਤਰ੍ਹਾਂ ਹਾਂਜੀ ਦੀ ਊ mobile ਤੇ ਅਸੀਂ ਕਿਸ ਤਰਹ ਕਿਸ ਤਰ੍ਹਾਂ ਕਰ ਸਕਦੈ ਆਂ ਇਸ ਬਾਰੀ ਥੋੜ੍ਹਾ ਦੱਸੋ ਜੀ ਆਚਾ ਜਿਵੇਂ mobile ਦੀ ਜਾਣ ਪੇਚਾਂਰ ਬਾਰੀ

ਜਿਸਨੂੰ ਅੱਸੀ cell phone ਵੀ ਕਿਹਾ ਜਾਂਦਾ ਹੈ ਤੇ ਇਕ ਸਾਦਾ ਹਰ ਵਕ਼ਤ ਸਾਥੀ ਹੈ ਬਣ ਗਯਾ ਹੈ ਤੇ ਅਜੇ ਦੀ ਤੇਜ਼ਜ਼ ਰਫਤਾਰ ਤੇ ਉਲਝਣਾਂ ਭਾਰੀ ਜ਼ਿੰਦਗੀ ਦੇ ਵਿਚ ਤੇ ਇਸ ਤੂੰ ਹੈ ਚਪਟਾ ਹੈ ਤੇ ਤੇਰਾ ਸਾਲ ਤੋਂ ਪਹਿਲਾ ਜੱਦੋ ਭਾਰਤ

ਤੇਰਾ ਸਾਲ ਤੋਂ ਪਹਿਲਾ ਜੱਦੋ ਭਾਰਤ ਵਿਚ ਇਸ ਵਰਤੋਂ ਸ਼ੁਰੂ ਹੁਈ ਸੀ ਤੋਂ ਇਸ ਨੂੰ ਇਕ ਨਾਯਾਬ ਚੀਜ਼ ਸਮਝ ਜਾਂਦਾ ਸੀ

ਸ਼ਾਨ ਦਾ ਪ੍ਰਤੀਕ ਵੀ ਸੀਗਾ ਏਹੀ ਹਾਨਾ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 ਤੇ ਹੁਣ ਦਾ ਜਯਾ ਤੇ time ਵਿਚ ਇਸ ਨੂੰ ਖਰਚਾ ਭੀ ਆਸਾਨੀ ਨਾਲ ਖਰੀਦ ਸਕਦੇ ਹੈ

ਲੋਕਾਂ ਦੀ ਗਿਣਤੀ ਵਿੱਚ ਦਿਨ ਦੇ ਵਿਚ ਇਜ਼ਾਫਾ ਹੋ ਰਾਹ ਹੈ ਜਿੱਥੇ ਕੁਝ ਸਾਲ ਪਹਿਲਾਂ mobile ਰੱਖੜਾ ਰੁਤਬੇ ਦੀ ਨਿਸ਼ਾਨੀ ਪਰੂਫ ਅਤੇ ਸਾਡੀ ਸਭ ਤੋਂ ਵੱਡੀ ਲੋੜ ਬੰਦ

ਮਤਲਬ phone ਫੋਨੇ ਅਜੇ ਕਲ ਤੇ ਸਬ ਕੋਲ ਆਮ ਏਈ ਹੇਗਾ ਆਯ ਨਾ

ਉਨ੍ਹਾਂ ਵਿਚ ਕੇਹਰਿ ਕੇਹਰਿ company ਹੀ ਆਈ ਇਸ ਬਾਰੇ ਦੱਸੋ ਗੇ ਹਾਂਜੀ ਇਸ ਸਮੇਂ ਭਾਰਤ ਵਿਚ ਇਸ ਦੀ ਕਰਨ ਵਸਦੇ ਬੋਹਤ ਸਾਰੀ ਕੰਪਨੀਆਂ ਹੈਂ

ਨਵੀਆਂ ਨਵੀਆਂ ਰਵਾਇਤੀ ਫ਼ਿਲਮਾਂ ਰਿਵਾਇਤੀ ਸਚੇਮੰ ਤੇ ਦਿਲ ਲੁਭਾਨ ਆਲੇ package ਲੈਂਦੀਆਂ ਨੇ ਕ ਘਰਾਹਕ ਇਨ੍ਹਾਂ ਦੇ ਬਾਰੇ ਆਕਰਸ਼ਿਕ ਹੋਣ ਹਾਂਜੀ ਹਾਂ ਇਹਨਾਂ ਕੰਪਨੀਆਂ ਤੋਂ ਉਹ ਸਾਰੇ ਸੰਸਾਰ ਵਿੱਚ ਸਤਯਵਰਤਾ ਮਟੋਲ ਸੋਹਣੀ ਪੈਨਾਸੋਨਕ ਬੋਹਤ ਸਾਰੀ ਮਾਤਰਾ ਦੇ ਵਿਚ ਹੋ ਰਹੀ ਹੈ ਹਨ ਜੀ ਇਸ mobile phone ਦੀ ਖੂਬੀਆਂ ਨੇ ਜੋ mobile ਨੂੰ ਅਪਯੋਗਿਕ ਚੀਜ਼ ਬਣਾ ਦੇਂਦਾ ਹੈ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 ਹਾਂਜੀ ਲੋਰ ਤੋਂ ਵਾਦ ਈ ਕੀਤੀ ਜਾ ਰੀ ਆਯ ਹਾਨਾ

ਲਾਭ ਕਿਸੇ ਚਮਤਕਾਰ ਜਾਂ ਕ੍ਰਿਸ਼ਮੇ ਤੋਂ ਘੱਟ ਨਹੀਂ ਹਨ ਜੇ ਦੇਖ੍ਯਾ

ਵੱਡਾ ਪਹਿਲਾਂ ਭਾਵ ਇਹ ਹੈ ਕਿ ਸਾਡੇ ਕੋਲ ਪਾਠ ਨਹੀਂ ਇਹਦੇ ਵਿੱਚ ਮੌਜੂਦ ਰਹਿੰਦੀਆਂ ਹਨ ਤੇ ਇਸ ਲਈ ਜਰੂਰੀ ਹੈ ਤਾਂ ਜੋ ਕਿਸੇ ਵੇਲੇ ਵੀ phone ਕਰਦੀ ਆ ਤੇ ਮਿੰਟਾਂ ਸਕਿੰਟਾਂ ਵਿੱਚ ਤੁਹਾਡਾ ਸੰਦੇਸ਼ ਗੱਲਬਾਤ ਆਪਣੇ ਮਿੱਤਰ ਪਿਆਰਿਆਂ ਦਾ ਖਜ਼ਾਨਾਂ ਤੇ ਮੰਤਰੀਆਂ ਤੱਕ ਪਹੁੰਚਾ ਸਕਦੀ ਹੈ

number ਦੇ ਨਾਲ ਨਾਲ photo ਵੀ ਆਂ ਲਾਗ ਪੈ ਇਸ ਤੋ ਇਲਾਵਾ ਹਜੇ ਕੱਦੂ ਦੀ ਤਰਫੋਂ ਤੁਰਨ ਤੋਂ ਅਸਮਰਥ ਰਹਿੰਦੀ ਹੈ ਤਾਂ ਤੁਸੀ ਉਸ ਨੂੰ mobile ਵਿਚ ਸਨੇਹਾ ਲਿਖਾ ਕੇ ਵੀ ਭੈਝ ਸਕਦੇ ਊ

ਖਾਂਦੇ ਸੀ ਪਰ ਅਜੋਕੇ ਲਾਵੇ ਮੌਜੂਦਗੀ ਵਿਚ ਅਤੇ ਤੁਹਾਡੇ ਕੋਈ ਡਾਇਰੀ ਪਹਿਲਾਂ ਤੁਹਾਡੇ ਕੋਲ ਨਾ ਹੋਣ ਤੇ ਰੱਖਣ ਦੀ ਲੋੜ ਨੀ ਪੈਂਦੀ ਕਿਉਂਕਿ ਸਥਿਤ ਸਾਰੇ ਦਫਤਰਾਂ ਨੰਬਰ ਫੀ ਕਿੱਤੇ ਜਾ ਸਕਦੇ ਹੈ

ਪੋਰ number dial ਕੀਤਾ ਜਾ ਸਕਦਾ ਤੇ ਸਬ ਤੋਂ ਵਾਦਿਯ ਏਡਾ benefit ਆਯ ਹੈ ਕੇ ਤੁਸੀਂ ਘਰੀ ਦੇ ਵਿਚ alarm ਹਾਨਾ calculatro calendar compass ਆਪਦਾ ਕਾਮ ਵੀ ਲੇ ਸਕਦੇ ਊ ਹਾਂਜੀ ਤੇ ਫਿਲਮਾਂ ਦੀ photography

ਕਾਰੋਬਾਰ ਵਿਚ ਲਾਬ mobile phone ਦਾ ਏਇਕ ਲਾਬ ਹੈ mobile phone ਰਹੀ ਅਸੀਂ ਖ਼ਾਸ ਖ਼ਾਸ ਕੁਝ ਖੇਤਰਾਂ ਵਿਚ ਵੀ ਤਰੱਕੀ ਕਰ ਸਕਦੀਆਂ ਹਨ ਏਸ ਬਾਰੇ ਥੋਰਾ ਦਸੋ ਗੇ

ਦੇ ਬੋਹਤ ਈ ਸਾਰੇ ਸਾਧਨ ਹੇਗੇ ਮੋਜੋੜ ਨੇ ਹਾਨਾ ਤੇ ਜਿਸ ਦੇ ਨਾਲ ਸੌ ਕਦੀ ਵੀ ਕਲਾ ਮੇਹ੍ਸੋਸ ਨਾਈ ਹੁੰਦਾ ਏਸ ਬਾਰੇ ਥੋਰਾ ਦਸੋ ਗੇ ਅੱਜ mobile phone ਦਾ ਲਾਭ ਮਿਲ ਸਕੇ ਏਥੇ ਅਰਬ ਦੇ ਪਤਾਵੇ ਦੇ ਹੈ ਪੈਸਾ ਬਹੁਤ ਸਾਰੇ ਸਾਧਨ ਹੈ ਜਿਆਦਾ mobile phone sell phone ਅੱਜ ਐਲਫ਼ੈਂਜ਼ੋ ਇਕੱਲਤਾ ਦਾ ਅਹਿਸਾਸ ਨਹੀਂ ਹੁੰਦਾ ਹੈ ਤੇ ਸਿਰਫ਼ ਇੱਕ ਤਾਂ ਦਾ ਸੁੱਟਣ ਦੇ ਟੀਵੀ ਦਾ ਰੂਪ ਬਣ ਕੇ ਹਰ ਤਰ੍ਹਾਂ ਦੇ ਮਨੋਰੰਜਨ ਪ੍ਰੋਗਰਾਮ ਵੇਖੇ ਜਾਤ vides ਤੇ ਕੋਈ video ਦੇਖ ਸਕਦੇ ਊ song ਸੁਨ ਸਕਦੇ ਊ ਤੇ ਆਯ ਤਾੜੇ ਦਿਲ ਪਰ੍ਚਾਵ੍ਯ ਦੇ ਸਾਧਨ ਬਣ ਆਕੜੇ ਆ ਹਾਂਜੀ ਤੇ ਜਿਵੇਂ ਓਬਿਲੇ ਫੋਨੇ ਦਾ ਲਾਬ ਜੁਰਮ ਪਰ੍ਤਾਲ ਅਗੇੰਕਿਯਾਂ ਨੂ ਪੋਲਿਕੇ ਨੂ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

ਕਾਫੀ ਕੇਹ੍ਲੋ ਖ਼ਰੀਦ ਫ਼ਰੋਖ੍ਤ ਜਿਦਾਂ ਹੁੰਦੀ ਆਯ ਨਾ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

ਜੁਰੈਮ ਪੇਸ਼ਾ ਲੋਗਨ ਨੂ ਆਸਾਨੀ ਤਕ ਪੋਹ੍ਨ੍ਚਾਯਾ ਜਾ ਸਕਦਾ

ਤੇ ਇਸ ਦੀ ਵਰਤੋਂ ਵਾਲੀ ਲੁਕੇਸ਼ਨ ਦਾ ਪਤਾ ਲਗਾਇਆ ਜਾ ਸਕਦਾ ਸੀ ਮੱਦਦ ਦੇਣਾ ਬੁੱਟਰ ਨਾਲ ਗੁਪਤ ਚਾਰ ਅਗੇੰਕਿਯਾਂ ਲੋਕਾਂ ਤਕ ਪੋਹੰਚ ਕੇ ਓਨਾਂ ਦੇ ਨਾਲ ਹਰ ਤਰਹ ਦੇ ਕਾਰਵਾਈ ਕਰਨੀ ਸੰਭਵ ਹੋ ਸਕੀ ਆ

ਜਿਹੜੇ ਨੌਜਵਾਨ ਕਨੇਡੀਅਨ ਸਿਆਸਤ ਮੋਬਾਇਲ ਦੀ ਵਰਤੋਂ ਦੀ ਲੋੜ

ਹਾਂਜੀ ਜੀ ਜਿਵੇਂ ਕੇ ਕੇਹ੍ਲੋ ਅਨੇਕਤਾ ਲਾਬ ਹਨ mobile phone ਦੇ

ਕੀਤੀ ਇਹ ਬਹੁਤ ਤਰ੍ਹਾਂ ਦੀਆਂ ਹਾਨੀਆਂ ਵੀ ਹੈ ਚਾਹੇ ਉਹ ਨੌਜਵਾਨ ਹੈ ਚਾਹੀ ਕਹ ਲੋ ਵਿਧ੍ਯਰਥੀ ਆਯ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

ਏਸ ਕੰਮ ਕੀ ਆ ਇਹ ਕੌਮ ਮੇਰੀ ਤਿਹਾਈ ਪਿਸਟਲ ਅਤੇ ਅਨਪੜ੍ਹ ਗਿਆ